ਮੇਰੇ ਪਿਆਰੇ ਦੇਸ਼ ਵਾਸੀਓ ਨਮਸਕਾਰ ਸਰਦੀ ਦਾ ਮੌਸਮ ਹੁਣ ਖ਼ਤਮ ਹੋਣ ਵਾਲਾ ਹੈ ਬਸੰਤ ਦੇ ਮੌਸਮ ਨੇ ਸਾਡੇ ਸਾਰਿਆਂ ਦੇ ਜੀਵਨ ਵਿੱਚ ਦਸਤਕ ਦੇ ਦਿੱਤੀ ਹੈ ਪੱਤਝੜ ਤੋਂ ਬਾਅਦ ਦਰੱਖਤਾਂ ਵਿੱਚ ਨਵੇਂ ਪੱਤੇ ਆਉਣ ਲੱਗਦੇ ਹਨ ਫੁੱਲ ਖਿੜਦੇ ਹਨ ਬਾਗਬਗੀਚੇ ਹਰੇਭਰੇ ਹੋ ਜਾਂਦੇ ਹਨ ਪੰਛੀਆਂ ਦਾ ਸ਼ੋਰ ਮੰਨ ਨੂੰ ਭਾਉਣ ਲੱਗਦਾ ਹੈ ਫੁੱਲ ਹੀ ਨਹੀਂ ਫਲ ਵੀ ਦਰੱਖਤਾਂ ਦੀਆਂ ਟਾਹਣੀਆਂ ਤੇ ਖਿੜੀ ਧੁੱਪ ਵਿੱਚ ਚਮਕਦੇ ਨਜ਼ਰ ਆਉਂਦੇ ਹਨ ਗਰਮੀ ਦੀ ਰੁੱਤ ਦੇ ਫਲ ਅੰਬ ਦੇ ਮੰਜ਼ਰ ਬਸੰਤ ਵਿੱਚ ਹੀ ਦਿਖਾਈ ਦੇਣ ਲੱਗ ਜਾਂਦੇ ਹਨ ਉੱਥੇ ਹੀ ਖੇਤਾਂ ਵਿੱਚ ਸਰ੍ਹੋਂ ਦੇ ਪੀਲੇ ਫੁੱਲ ਕਿਸਾਨਾਂ ਵਿੱਚ ਉਮੀਦਾਂ ਜਗਾਉਂਦੇ ਹਨ ਟੇਸੂ ਜਾਂ ਪਲਾਸ਼ ਦੇ ਸੁਰਖ ਫੁੱਲ ਹੋਲੀ ਦੇ ਆਉਣ ਦਾ ਸੰਦੇਸ਼ ਦਿੰਦੇ ਹਨ ਅਮੀਰ ਖ਼ੁਸਰੋ ਨੇ ਮੌਸਮ ਦੇ ਇਸ ਬਦਲਾਓ ਦੇ ਪਲਾਂ ਦਾ ਬੜਾ ਮਜ਼ੇਦਾਰ ਵਰਨਣ ਕੀਤਾ ਹੈ ਅਮੀਰ ਖ਼ੁਸਰੋ ਨੇ ਲਿਖਿਆ ਹੈ
ਫੂਲ ਰਹੀ ਸਰਸੋਂ ਸਕਲ ਬਨ
ਅੰਬਵਾ ਫੂਟੇ ਟੇਸੂ ਫੂਲੇ
ਕੋਇਲ ਬੋਲੇ ਡਾਰਡਾਰ
ਜਦੋਂ ਕੁਦਰਤ ਖੁਸ਼ਨੁਮਾ ਹੁੰਦੀ ਹੈ ਮੌਸਮ ਸੁਹਾਵਣਾ ਹੁੰਦਾ ਹੈ ਤਾਂ ਇਨਸਾਨ ਵੀ ਇਸ ਮੌਸਮ ਦਾ ਪੂਰਾ ਲੁਤਫ਼ ਉਠਾਉਂਦਾ ਹੈ ਬਸੰਤ ਪੰਚਮੀ ਮਹਾਸ਼ਿਵਰਾਤਰੀ ਅਤੇ ਹੋਲੀ ਦਾ ਤਿਓਹਾਰ ਇਨਸਾਨ ਦੇ ਜੀਵਨ ਵਿੱਚ ਖੁਸ਼ੀਆਂ ਦੇ ਰੰਗ ਭਰਦਾ ਹੈ ਪਿਆਰ ਭਾਈਚਾਰਾ ਮਨੁੱਖਤਾ ਨਾਲ ਓਤਪੋਤ ਵਾਤਾਵਰਣ ਵਿੱਚ ਅਸੀਂ ਆਖਰੀ ਮਹੀਨੇ ਫੱਗਣ ਨੂੰ ਵਿਦਾ ਕਰਨ ਵਾਲੇ ਹਾਂ ਅਤੇ ਨਵੇਂ ਮਹੀਨੇ ਚੇਤ ਦਾ ਸਵਾਗਤ ਕਰਨ ਨੂੰ ਤਿਆਰ ਬੈਠੇ ਹਾਂ ਬਸੰਤ ਰੁੱਤ ਇਨ੍ਹਾਂ ਦੋ ਮਹੀਨਿਆਂ ਦਾ ਤਾਂ ਸੰਜੋਗ ਹੈ
ਮੈਂ ਸਭ ਤੋਂ ਪਹਿਲਾਂ ਦੇਸ਼ ਦੇ ਲੱਖਾਂ ਨਾਗਰਿਕਾਂ ਦਾ ਇਸ ਗੱਲ ਲਈ ਆਭਾਰੀ ਹਾਂ ਕਿ ਮਨ ਕੀ ਬਾਤ ਤੋਂ ਪਹਿਲਾਂ ਜਦੋਂ ਮੈਂ ਸੁਝਾਅ ਮੰਗਦਾ ਹਾਂ ਬਹੁਤ ਸਾਰੇ ਸੁਝਾਅ ਆਉਂਦੇ ਹਨ ਨਰੇਂਦਰਮੋਦੀਅੱਪ ਤੇ ਟਵਿੱਟਰ ਤੇ ਫੇਸਬੁਕ ਤੇ ਡਾਕ ਰਾਹੀਂ ਮੈਂ ਇਸ ਲਈ ਸਭ ਦਾ ਆਭਾਰੀ ਹਾਂ

ਅਤੇ ਭਾਰਤ ਵੀ ਸ਼ਾਮਿਲ ਹੈ ਇਨ੍ਹਾਂ ਦੇਸ਼ਾਂ ਦੇ 104 ਉਪਗ੍ਰਹਿ ਪੁਲਾੜ ਵਿੱਚ ਸਫਲਤਾਪੂਰਵਕ ਦਾਗੇ ਹਨ ਇੱਕੋ ਵਾਰੀ 104 ਸੈਟੇਲਾਈਟਸ ਨੂੰ ਪੁਲਾੜ ਵਿੱਚ ਭੇਜ ਕੇ ਇਤਿਹਾਸ ਰਚਣ ਵਾਲਾ ਭਾਰਤ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਅਤੇ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਕੀ ਇਹ ਲਗਾਤਾਰ 38ਵਾਂ ਪੀਐਸਐਲਵੀ ਦਾ ਸਫਲ ਲਾਂਚ ਹੈ ਇਹ ਨਾ ਸਿਰਫ ਇਸਰੋ ਦੇ ਲਈ ਬਲਕਿ ਪੂਰੇ ਭਾਰਤ ਦੇ ਲਈ ਇਕ ਇਤਿਹਾਸਕ ਪ੍ਰਾਪਤੀ ਹੈ ਇਸਰੋ ਦਾ ਇਹ ਕੋਸਟ ਇਫੈਕਟਿਵ ਐਫੀਸ਼ੀਐਂਟ ਸਪੇਸ ਪ੍ਰੋਗਰਾਮ ਸਾਰੀ ਦੁਨੀਆਂ ਦੇ ਲਈ ਇਕ ਅਜੂਬਾ ਬਣ ਗਿਆ ਹੈ ਅਤੇ ਸੰਸਾਰ ਨੇ ਖੁੱਲ੍ਹੇ ਮਨ ਨਾਲ ਭਾਰਤ ਦੇ ਵਿਗਿਆਨਕਾਂਦੀ ਸਫਲਤਾ ਦੀ ਪ੍ਰਸ਼ੰਸਾ ਕੀਤੀ ਹੈ
ਭੈਣੋਭਰਾਵੋ ਇਨ੍ਹਾਂ 104 ਸੈਟੇਲਾਈਟਾਂ ਵਿੱਚ ਇਕ ਬਹੁਤ ਹੀ ਮਹੱਤਵਪੂਰਨ ਹੈ ਉਹ ਹੈ ਕਾਰਟੋਸੈਟ 2D ਇਹ ਭਾਰਤ ਦਾ ਸੈਟੇਲਾਈਟ ਹੈ ਅਤੇ ਇਸ ਦੇ ਮਾਧਿਅਮ ਨਾਲ ਖਿੱਚੀਆਂ ਹੋਈਆਂ ਤਸਵੀਰਾਂ ਸੰਸਾਧਨਾਂ ਦੀ ਮੈਪਿੰਗ ਇੰਫਰਾਸਟ੍ਰਕਚਰ ਵਿਕਾਸ ਦਾ ਮੁਲਾਂਕਣ ਅਤੇ ਅਰਬਨ ਡਿਵੈਲਪਮੈਂਟ ਦੀ ਪਲੈਨਿੰਗ ਵਿੱਚ ਇਸ ਤੋਂ ਬਹੁਤ ਮਦਦ ਮਿਲੇਗੀ

ਮੇਰੇ ਪਿਆਰੇ ਨੌਜਵਾਨੋ ਜਦੋਂ ਅਸੀਂ ਵਿਗਿਆਨ ਅਤੇ ਵਿਗਿਆਨਕਾਂ ਦੀ ਕਠਿਨ ਮਿਹਨਤ ਦੀ ਗੱਲ ਕਰਦੇ ਹਾਂ ਤਾਂ ਕਈ ਵਾਰ ਮੈਂ ਮਨ ਕੀ ਬਾਤ ਵਿੱਚ ਇਹ ਗੱਲ ਕਹੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਦਾ ਵਿਗਿਆਨ ਦੇ ਪ੍ਰਤੀ ਆਕਰਸ਼ਣ ਵਧਣਾ ਚਾਹੀਦਾ ਹੈ ਦੇਸ਼ ਨੂੰ ਬਹੁਤ ਸਾਰੇ ਵਿਗਿਆਨਕਾਂ ਦੀ ਜ਼ਰੂਰਤ ਹੈ ਅੱਜ ਦਾ ਵਿਗਿਆਨਕ ਆਉਣ ਵਾਲੇ ਯੁਗਾਂ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਵਿੱਚ ਇਕ ਸਥਾਈ ਬਦਲਾਓ ਦਾ ਕਾਰਣ ਬਣਦਾ ਹੈ
ਮਹਾਤਮਾ ਗਾਂਧੀ ਕਿਹਾ ਕਰਦੇ ਸਨ ਨੋ ਸਾਇੰਸ ਹਾਸ ਡ੍ਰੌਪਡ ਫਰੋਮ ਥੇ ਸਕਾਈਜ਼ ਆਈਐਨ ਏ ਪਰਫੈਕਟ ਫਾਰਮ ਅੱਲ ਸਾਇੰਸਿਜ਼ ਡਿਵੈਲਪ ਐਂਡ ਏਆਰਈ ਬਿਲਟ ਯੂਪੀ ਥਰੌਗ ਐਕਸਪੀਰੀਐਂਸ
ਪੂਜਨੀਕ ਬਾਪੂ ਨੇ ਇਹ ਵੀ ਕਿਹਾ ਸੀ ਆਈ ਹੇਵ ਨੋਥਿੰਗ ਬਟ ਪ੍ਰੈਸੇ ਫੋਰ ਥੇ ਜ਼ੀਲ ਇੰਡਸਟਰੀ ਐਂਡ ਸੈਕਰੀਫਾਈਸ ਥੱਟ ਹੇਵ ਐਨੀਮੇਟਿਡ ਥੇ ਮਾਡਰਨ ਸਾਇੰਟਿਸਟਸ ਆਈਐਨ ਥੇ ਪਰਸੂਟ ਆਫਟਰ ਟਰੱਥ

ਕਦੇਕਦੇ ਸਮੱਸਿਆ ਵੀ ਹੱਲ ਦੇ ਲਈ ਵਿਗਿਆਨ ਦੀ ਮਹੱਤਤਾ ਨੂੰ ਵਿਖਾਉਂਦੀ ਹੈ ਮੁੰਬਈ ਵਿੱਚ 2005 ਚ ਬਹੁਤ ਬਾਰਿਸ਼ ਹੋਈ ਫਲੱਡ ਆਇਆ ਸਮੁੰਦਰ ਵਿੱਚ ਵੀ ਭਰਤੀ ਆ ਗਈ ਅਤੇ ਬਹੁਤ ਪ੍ਰੇਸ਼ਾਨੀਆਂ ਹੋਈਆਂ ਅਤੇ ਜਦੋਂ ਕੋਈ ਵੀ ਕੁਦਰਤੀ ਬਿਪਤਾ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸੰਕਟ ਗ਼ਰੀਬ ਤੇ ਆਉਂਦੀ ਹੈ ਦੋ ਲੋਕਾਂ ਨੇ ਬੜੇ ਮਨ ਦੇ ਨਾਲ ਇਸ ਵਿੱਚ ਕੰਮ ਕੀਤਾ ਅਤੇ ਉਨ੍ਹਾਂ ਨੇ ਇਕ ਅਜਿਹੇ ਮਕਾਨ ਦੀ ਰਚਨਾ ਨੂੰ ਵਿਕਸਿਤ ਕੀਤਾ ਜੋ ਅਜਿਹੇ ਸੰਕਟ ਤੋਂ ਘਰ ਨੂੰ ਬਚਾਉਂਦਾ ਹੈ ਘਰ ਵਿੱਚ ਰਹਿਣ ਵਾਲਿਆਂ ਨੂੰ ਬਚਾਉਂਦਾ ਹੈ ਜਲ ਸੰਕਟ ਤੋਂ ਵੀ ਬਚਾਉਂਦਾ ਹੈ ਵਾਟਰ ਬੋਰਨੇ ਡਿਸੀਜ਼ ਤੋਂ ਵੀ ਬਚਾਅ ਸਕਦਾ ਹੈ ਖਹਿਰ ਬਹੁਤ ਸਾਰੇ ਇਨੋਵੇਸ਼ਨਜ਼ ਸਨ

ਮੈਸੂਰ ਤੋਂ ਸ਼੍ਰੀਮਾਨ ਸੰਤੋਸ਼ ਜੀ ਨੇ ਖੁਸ਼ੀ ਜਤਾਉਂਦਿਆਂ ਹੋਇਆਂ ਨਰੇਂਦਰਮੋਦੀਅੱਪ ਤੇ ਲਿਖਿਆ ਹੈ ਕਿ ਉਨ੍ਹਾਂ ਨੂੰ ਲੱਕੀ ਗ੍ਰਾਹਕ ਯੋਜਨਾ ਦੇ ਤਹਿਤ ਇਕ ਹਜ਼ਾਰ ਰੁਪਏ ਦਾ ਰਿਵਾਰਡ ਮਿਲਿਆ ਲੇਕਿਨ ਸਭ ਤੋਂ ਵੱਡੀ ਗੱਲ ਜੋ ਉਨ੍ਹਾਂ ਨੇ ਲਿਖੀ ਹੈ ਉਹ ਮੈਨੂੰ ਲੱਗਦਾ ਹੈ ਕਿ ਮੈਨੂੰ ਸ਼ੇਅਰ ਕਰਨੀ ਚਾਹੀਦੀ ਹੈ ਉਨ੍ਹਾਂ ਨੇ ਕਿਹਾ ਕਿ ਮੈਨੂੰ ਇਕ ਹਜ਼ਾਰ ਦਾ ਇਹ ਰਿਵਾਰਡ ਮਿਲਿਆ ਤਾਂ ਉਸੇ ਵੇਲੇ ਮੇਰੇ ਧਿਆਨ ਵਿੱਚ ਆਇਆ ਕਿ ਇਕ ਗ਼ਰੀਬ ਬਜ਼ੁਰਗ ਔਰਤ ਦੇ ਘਰ ਵਿੱਚ ਅੱਗ ਲੱਗ ਗਈ ਸੀ ਸਮਾਨ ਸੜ ਗਿਆ ਸੀ ਤਾਂ ਮੈਨੂੰ ਲੱਗਿਆ ਕਿ ਜੋ ਮੈਨੂੰ ਇਨਾਮ ਮਿਲਿਆ ਹੈ ਸ਼ਾਇਦ ਇਸ ਤੇ ਹੱਕ ਇਸ ਗ਼ਰੀਬ ਬਜ਼ੁਰਗ ਮਾਂ ਦਾ ਹੈ ਤਾਂ ਮੈਂ ਹਜ਼ਾਰ ਰੁਪਏ ਉਸੇ ਨੂੰ ਦੇ ਦਿੱਤੇ ਮੈਨੂੰ ਏਨਾ ਸੰਤੋਸ਼ ਮਿਲਿਆ ਸੰਤੋਸ਼ ਜੀ ਤੁਹਾਡਾ ਨਾਮ ਅਤੇ ਤੁਹਾਡਾ ਕੰਮ ਸਾਨੂੰ ਸਾਰਿਆਂ ਨੂੰ ਸੰਤੋਸ਼ ਦੇ ਰਿਹਾ ਹੈ ਤੁਸੀਂ ਇਕ ਬਹੁਤ ਵੱਡਾ ਪ੍ਰੇਰਕ ਕੰਮ ਕੀਤਾ
ਦਿੱਲੀ ਦੇ 22 ਸਾਲਾਂ ਦੇ ਕਾਰ ਚਾਲਕ ਭਾਈ ਸਬੀਰ ਨੋਟਬੰਦੀ ਦੇ ਬਾਅਦ ਉਹ ਆਪਣੇ ਕੰਮਕਾਜ ਵਿੱਚ ਡਿਜੀਟਲ ਕਾਰੋਬਾਰ ਨਾਲ ਜੁੜ ਗਏ ਅਤੇ ਸਰਕਾਰ ਦੀ ਜੋ ਲੱਕੀ ਗ੍ਰਾਹਕ ਯੋਜਨਾ ਸੀ ਉਸ ਵਿੱਚੋਂ ਉਨ੍ਹਾਂ ਨੂੰ ਇਕ ਲੱਖ ਰੁਪਏ ਦਾ ਇਨਾਮ ਮਿਲ ਗਿਆ ਹੁਣ ਜਦੋਂ ਉਹ ਕਾਰ ਚਲਾਉਂਦੇ ਹਨ ਤਾਂ ਇਕ ਤਰ੍ਹਾਂ ਨਾਲ ਇਸ ਯੋਜਨਾ ਦੇ ਅੰਬੈਸਡਰ ਬਣ ਗਏ ਹਨ ਸਾਰੇ ਪਸਿੰਜਰਾਂ ਨੂੰ ਪੂਰਾ ਸਮਾਂ ਉਹ ਡਿਜੀਟਲ ਦਾ ਗਿਆਨ ਦਿੰਦੇ ਰਹਿੰਦੇ ਹਨ ਉਹ ਬੜੇ ਉਤਸ਼ਾਹ ਨਾਲ ਇਹ ਗੱਲਾਂ ਦੱਸਦੇ ਰਹਿੰਦੇ ਨੇ ਤੇ ਹੋਰਾਂ ਨੂੰ ਵੀ ਪ੍ਰੋਤਸਾਹਨ ਦਿੰਦੇ ਨੇ
ਮਹਾਰਾਸ਼ਟਰ ਤੋਂ ਇਕ ਯੁਵਾ ਸਾਥੀ ਪੂਜਾ ਨੇਮਾੜੇ ਜੋ ਪੀ
ਦੀ ਵਿਦਿਆਰਥਣ ਹੈ ਉਹ ਵੀ ਰੁਪੇ ਕਾਰਡ ਈਵਾਲਟ ਦਾ ਉਪਯੋਗ ਉਨ੍ਹਾਂ ਦੇ ਪਰਿਵਾਰ ਵਿੱਚ ਕਿਵੇਂ ਹੋ ਰਿਹਾ ਹੈ ਅਤੇ ਇਸ ਨੂੰ ਕਰਨ ਵਿੱਚ ਕਿੰਨਾ ਅਨੰਦ ਆ ਰਿਹਾ ਹੈ ਇਸ ਸਬੰਧੀ ਆਪਣਾ ਤਜ਼ਰਬਾ ਆਪਣੇ ਸਾਥੀਆਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਦੇਖੋ ਇਕ ਲੱਖ ਰੁਪਏ ਦਾ ਇਨਾਮ ਉਸ ਦੇ ਲਈ ਕਿੰਨਾ ਅਰਥ ਰੱਖਦਾ ਹੈ ਪਰ ਉਸ ਨੇ ਇਸ ਨੂੰ ਆਪਣੇ ਮਿਸ਼ਨ ਮੋਡੇ ਵਿੱਚ ਲੈ ਲਿਆ ਹੈ ਅਤੇ ਉਹ ਹੋਰਾਂ ਨੂੰ ਵੀ ਇਸ ਕੰਮ ਲਈ ਪ੍ਰੇਰਨਾ ਦੇ ਰਹੀ ਹੈ
ਮੈਂ ਆਪਣੇ ਦੇਸ਼ ਵਾਸੀਆਂ ਨੂੰ ਦੇਸ਼ ਦੇ ਯੁਵਕਾਂ ਨੂੰ ਖ਼ਾਸ ਕਰਕੇ ਅਤੇ ਇਸ ਲੱਕੀ ਗ੍ਰਾਹਕ ਯੋਜਨਾ ਜਾਂ ਡਿਜੀਧਨ ਵਪਾਰ ਯੋਜਨਾ ਵਿੱਚ ਜਿਨ੍ਹਾਂ ਨੂੰ ਇਨਾਮ ਮਿਲਿਆ ਹੈ ਉਨ੍ਹਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਆਪ ਇਸ ਦੇ ਅੰਬੈਸਡਰ ਬਣੋ ਇਸ ਅੰਦੋਲਨ ਦੀ ਤੁਸੀਂ ਅਗਵਾਈ ਕਰੋ ਆਪ ਇਸ ਨੂੰ ਅੱਗੇ ਵਧਾਓ ਅਤੇ ਇਹ ਕੰਮ ਇਕ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਖਿਲਾਫ ਜੋ ਲੜਾਈ ਹੈ ਉਸ ਵਿੱਚ ਬਹੁਤ ਵੱਡੀ ਅਹਿਮ ਭੂਮਿਕਾ ਹੈ ਇਸ ਦੀ ਇਸ ਕੰਮ ਨਾਲ ਜੁੜਿਆ ਹੋਇਆ ਹਰ ਕੋਈ ਮੇਰੀ ਨਜ਼ਰ ਵਿੱਚ ਦੇਸ਼ ਵਿੱਚ ਇਕ ਨਵਾਂ ਅੰਤੀ ਕਰੱਪਸ਼ਨ ਕੈਡਰੇ ਹੈ ਇਕ ਤਰ੍ਹਾਂ ਨਾਲ ਤੁਸੀਂ ਸ਼ੁੱਧੀ ਦੇ ਸੈਨਿਕ ਹੋ ਤੁਸੀਂ ਜਾਣਦੇ ਹੋ ਕਿ ਲੱਕੀ ਗ੍ਰਾਹਕ ਯੋਜਨਾ ਦੇ 100 ਦਿਨ ਜਦੋਂ ਪੂਰੇ ਹੋਣਗੇ 14 ਅਪ੍ਰੈਲ ਡਾ
ਬਾਬਾ ਸਾਹਿਬ ਅੰਬੇਡਕਰ ਦੀ ਜਨਮ ਜਯੰਤੀ ਦਾ ਪਰਵ ਹੈ ਯਾਦਗਾਰ ਦਿਵਸ ਹੈ 14 ਅਪ੍ਰੈਲ ਨੂੰ ਇਕ ਬਹੁਤ ਵੱਡਾ ਕਰੋੜਾਂ ਰੁਪਏ ਦੇ ਪ੍ਰਾਈਸ ਦਾ ਡਰਾਵ ਹੋਣ ਵਾਲਾ ਹੈ ਅਜੇ ਲਗਭਗ 4045 ਦਿਨ ਪਏ ਹਨ ਬਾਬਾ ਸਾਹਿਬ ਅੰਬੇਡਕਰ ਨੂੰ ਯਾਦ ਰੱਖਦੇ ਹੋਏ ਕੀ ਤੁਸੀਂ ਇਕ ਕੰਮ ਕਰ ਸਕਦੇ ਹੋ ਹੁਣੇਹੁਣੇ ਬਾਬਾ ਸਾਹਿਬ ਅੰਬੇਡਕਰ ਦੀ 125ਵੀਂ ਜਯੰਤੀ ਲੰਘੀ ਹੈ ਉਨ੍ਹਾਂ ਨੂੰ ਯਾਦ ਕਰਦੇ ਹੋਏ ਤੁਸੀਂ ਵੀ ਘੱਟੋਘੱਟ 125 ਲੋਕਾਂ ਨੂੰ ਭੀਮ App ਡਾਊਨਲੋਡ ਕਰਨਾ ਸਿਖਾਓ ਉਸ ਨਾਲ ਲੈਣਦੇਣ ਕਿਵੇਂ ਹੁੰਦਾ ਹੈ ਉਹ ਸਿਖਾਓ ਅਤੇ ਖਾਸ ਕਰਕੇ ਆਪਣੇ ਆਸਪਾਸ ਦੇ ਛੋਟੇਛੋਟੇ ਵਪਾਰੀਆਂ ਨੂੰ ਸਿਖਾਓ ਇਸ ਵਾਰ ਦੀ ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ ਅਤੇ ਭੀਮ App ਇਸ ਨੂੰ ਵਿਸ਼ੇਸ਼ ਮਹੱਤਵ ਦਿਓ ਅਤੇ ਇਸ ਲਈ ਮੈਂ ਕਹਿਣਾ ਚਾਹਾਂਗਾ ਕਿ ਡਾ
ਬਾਬਾ ਸਾਹਿਬ ਦੁਆਰਾ ਰੱਖੀ ਨੀਂਹ ਨੂੰ ਅਸੀਂ ਮਜ਼ਬੂਤ ਬਣਾਉਣਾ ਹੈ ਘਰਘਰ ਜਾ ਕੇ ਸਾਰਿਆਂ ਨੂੰ ਜੋੜ ਕੇ 125 ਕਰੋੜ ਹੱਥਾਂ ਤੱਕ ਭੀਮ App ਪਹੁੰਚਾਉਣੀ ਹੈ ਪਿਛਲੇ 23 ਮਹੀਨਿਆਂ ਤੋਂ ਇਹ ਜੋ ਮੂਵਮੈਂਟ ਚੱਲੀ ਹੈ ਉਸ ਦਾ ਅਸਰ ਇਹ ਹੈ ਕਿ ਕਈ ਟਾਊਨਸ਼ਿਪ ਕਈ ਪਿੰਡ ਕਈ ਸ਼ਹਿਰਾਂ ਵਿੱਚ ਬਹੁਤ ਹੀ ਸਫਲਤਾ ਪ੍ਰਾਪਤ ਹੋਈ ਹੈ

ਜਿਸ ਤਰ੍ਹਾਂ ਨਾਲ ਸਰਕਾਰ ਨੇ ਇਹ ਪਹਿਲਕਦਮੀ ਕੀਤੀ ਐ ਹੋਰਨਾਂ ਨੇ ਵੀ ਅਜਿਹੀਆਂ ਬਹੁਤ ਪਹਿਲਕਦਮੀਆਂ ਕੀਤੀਆਂ ਹੋਣਗੀਆਂ ਅਤੇ ਹੁਣ ਤਾਂ ਦੂਰਦਰਸ਼ਨ ਵਿੱਚ ਸਵੱਛਤਾ ਸਮਾਚਾਰ ਦਾ ਇਕ ਵਿਸ਼ੇਸ਼ ਪ੍ਰੋਗਰਾਮ ਆਉਂਦਾ ਹੈ ਉਸ ਵਿੱਚ ਅਜਿਹੀਆਂ ਗੱਲਾਂ ਜਿੰਨੀਆਂ ਉਜਾਗਰ ਹੋਣਗੀਆਂ ਓਨਾ ਹੀ ਲਾਭ ਹੋਵੇਗਾ ਸਰਕਾਰ ਵਿੱਚ ਵੀ ਵੱਖਵੱਖ ਡਿਪਾਰਟਮੈਂਟ ਸਵੱਛਤਾ ਪੰਦਰਵਾੜਾ ਰੈਗੂਲਰ ਮਨਾਉਂਦੇ ਹਨ ਮਾਰਚ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਉਨ੍ਹਾਂ ਦੇ ਨਾਲ ਜਨਜਾਤੀ ਵਿਕਾਸ ਮੰਤਰਾਲਾ ਟ੍ਰਾਈਬਲ ਅਫੇਅਰਜ਼ ਮਿਨਿਸਟਰੀ ਇਹ ਸਵੱਛਤਾ ਮੁਹਿੰਮ ਨੂੰ ਬੱਲ ਦੇਣ ਵਾਲੇ ਹਨ ਅਤੇ ਮਾਰਚ ਦੇ ਦੂਸਰੇ ਪੰਦਰਵਾੜੇ ਵਿੱਚ ਹੋਰ ਦੋ ਮੰਤਰਾਲੇ ਮਿਨਿਸਟਰੀ ਓਐਫ ਸ਼ਿੱਪਿੰਗ ਅਤੇ ਮਿਨਿਸਟਰੀ ਓਐਫ ਵਾਟਰ ਰਿਸੋਰਸਿਜ਼ ਰਿਵਰ ਡਿਵੈਲਪਮੈਂਟ ਐਂਡ ਗੰਗਾ ਰਿਜੂਵਨੇਸ਼ਨ ਇਹ ਮੰਤਰਾਲੇ ਵੀ ਮਾਰਚ ਦੇ ਆਖਰੀ ਦੋ ਹਫ਼ਤੇ ਸਵੱਛਤਾ ਮੁਹਿੰਮ ਨੂੰ ਅੱਗੇ ਵਧਾਉਣ ਵਾਲੇ ਹਨ

ਮਹਿਲਾ ਉਹ ਸ਼ਕਤੀ ਹੈ ਸਸ਼ਕਤ ਹੈ ਉਹ ਭਾਰਤ ਦੀ ਨਾਰੀ ਹੈ
ਨਾ ਜ਼ਿਆਦਾ ਵਿੱਚ ਨਾ ਘੱਟ ਵਿੱਚ ਉਹ ਸਭ ਵਿੱਚ ਬਰਾਬਰ ਦੀ ਅਧਿਕਾਰੀ ਹੈ
ਮੇਰੇ ਪਿਆਰੇ ਦੇਸ਼ ਵਾਸੀਓ ਤੁਹਾਨੂੰ ਸਾਰਿਆਂ ਨੂੰ ਮਨ ਕੀ ਬਾਤ ਵਿੱਚ ਸਮੇਂਸਮੇਂ ਤੇ ਕੁਝ ਨਾ ਕੁਝ ਸੰਵਾਦ ਕਰਨ ਦਾ ਮੌਕਾ ਮਿਲਦਾ ਹੈ ਤੁਸੀਂ ਵੀ ਸਰਗਰਮ ਹੋ ਕੇ ਨਾਲ ਜੁੜਦੇ ਰਹਿੰਦੇ ਹੋ ਤੁਹਾਡੇ ਕੋਲੋਂ ਮੈਨੂੰ ਬਹੁਤ ਕੁਝ ਜਾਨਣ ਨੂੰ ਮਿਲਦਾ ਹੈ ਧਰਤੀ ਤੇ ਕੀ ਚੱਲ ਰਿਹਾ ਹੈ ਪਿੰਡ ਗ਼ਰੀਬ ਦੇ ਮੰਨ ਵਿੱਚ ਕੀ ਚੱਲ ਰਿਹਾ ਹੈ ਉਹ ਮੇਰੇ ਤੱਕ ਪਹੁੰਚਦਾ ਹੈ ਤੁਹਾਡੇ ਯੋਗਦਾਨ ਦੇ ਲਈ ਮੈਂ ਤੁਹਾਡਾ ਬਹੁਤ ਆਭਾਰੀ ਹਾਂ
ਬਹੁਤਬਹੁਤ ਧੰਨਵਾਦ